ਤੇ ਬਹੁਤ ਹੀ ਵਧੀਆ ਪੰਪ ਹੈਗਾ ਵਾ ਵਿਊ ਜਿਹੜਾ ਆਉਂਦਾ ਵਾ ਮਾਹੌਲ ਬਹੁਤ ਵਧੀਆ ਲੱਗ ਰਿਹਾ ਸਾਫ ਸਫਾਈ ਬਹੁਤ ਇੱਥੇ ਲਗਦੀ ਪਈ ਆ।

ਤੇ ਇੱਕ ਵਾਰੀ ਜਰੂਰ ਇੱਥੋਂ ਇੰਡੀਅਨ ਆਇਲ ਵਾਲੇਆਂ ਤੋਂ ਆਇਲ ਪੁਵਾਨਾਂ ਚਾਹੀਦਾ ਵਾ।

ਮਤਲਬ ਕਿ ਇੱਥੇ ਸੈਲੂਨ ਦਾ ਕੰਮ ਹੈਣਾ ਹੁੰਦਾ ਵਾ ਜਿਵੇਂ ਤੁਸੀਂ ਦੇਖ ਹੀ ਸਕਦੇ ਐਂ।

ਜਿਵੇਂ ਕਿ ਟਰਾਲੀ ਆ ਟਰਾਲੀ ਦੇ ਉੱਤੇ ਹਨਾ ਮਤਲਬ ਫੋਟੋਆਂ ਲਗਾ ਕੇ ਕੋਈ ਝਾਂਕੀ ਵਗੈਰਾ ਹੁੰਦੀ ਆ ਜਿੱਦਾਂ ਸ਼ੋਭਾ ਯਾਤਰਾ ਉਹ ਕੱਢੀ ਜਾ ਰਹੀ ਆ।

ਬਹੁਤ ਹੀ ਸੋਹਣਾ ਵਿਊ ਆ ਤੇ ਦਰਖਤ ਲੱਗੇ ਹੋਏ ਆ ਪੇੜ ਪੋਦੇ ਬਹੁਤ ਹੀ ਸੋਹਣੇ ਆ।

ਇਸ ਫ਼ੋਟੋ ਦੇ ਵਿੱਚ ਹਸਪਤਾਲ ਦਾ ਵਿਊ ਦੇਖਣ ਨੂੰ ਮਿਲ ਰਿਹਾ ਵਾ ਜਿਵੇਂ ਕਿ ਦੇਖ ਰਹੇ ਹਾਂ ਕਿ ਔਪਰੇਸ਼ਨ ਥੀਏਟਰ ਹੈਗਾ ਵਾ ਤੇ ਔਪਰੇਸ਼ਨ ਥੀਏਟਰ ਦੇ ਬਾਹਰ --

ਤੇ ਵਾਲ ਫੈਨ ਲੱਗਾ ਹੋਇਆ ਚੇਅਰ ਵਗੈਰਾ ਪਈਆਂ ਹੋਈਆਂ ਵਾ ਜਿਵੇਂ ਵੇਟਿੰਗ ਵਾਸਤੇ।

ਤੇ ਇਸ ਫੋਟੋ ਵਿੱਚ ਅਸੀਂ ਦੇਖ ਰਹੇ ਆ ਕਿ ਜਿਮ ਦਾ ਵਿਊ ਦੇਖਣ ਨੂੰ ਮਿਲ ਰਿਹਾ ਵਾ ਜਿਮ ਦਾ ਨਾਮ ਹੈਗਾ ਗਿੱਲ ਜਿਮ ।

ਇਸ ਫੋਟੋ ਦੇ ਵਿੱਚ ਬਹੁਤ ਹੀ ਸੋਹਣਾ ਵਿਊ ਆ ਦੇਖਣ ਨੂੰ ਮਿਲ ਰਿਹੈ ਹੈਨਾ।

ਤੇ ਇਹਨਾਂ ਦੀ ਲਾਈਨਮੈਂਟ ਹੋ ਰਹੀ ਆ ਜਿਵੇਂ ਕਿ ਆਪਾਂ ਦੇਖ ਸਕਦੇ ਆ ਇੱਕ ਵਰਕਰ ਖੜਾ ਵਾ।

ਇਸ ਫ਼ੋਟੋ ਦੇ ਵਿੱਚ ਵਿਊ ਵੇਖਣ ਨੂੰ ਮਿਲ ਰਿਹਾ ਡਰਾਇਫਰੂਟ ਦਾ ਮਾਂ ਚੰਚਲ ਡਰਾਇਫਰੂਟ ਦੇ ਨਾਮ ਤੇ ਸ਼ੌਪ ਆ ਤੇ ਇੱਥੇ ਫਰੂਟ ਵਗੈਰਾ ਮਿਲਦਾ ਵਾ।

ਇਸ ਫੋਟੋ ਦੇ ਵਿੱਚ ਵਿਊ ਦੇਖਣ ਨੂੰ ਮਿਲ ਰਿਹਾ ਵਾ ਦਾ ਸਾਈਕਲ ਸਟੂਡੀਓ ।

ਇਸ ਫੋਟੋ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕੀ ਹੈ ਨਾ ਮਤਲਬ ਜਿਹੜਾ ਈ-ਰਿਕਸ਼ਾ ਹੁੰਦਾ ਬੈਟਰੀ ਰਿਕਸ਼ਾ ।

ਤੇ ਬਹੁਤ ਹੀ ਠੰਡਾ ਜਿਹਾ ਮਾਹੌਲ ਲੱਗ ਰਿਹਾ ਵਾ। ਗਰਮੀਆਂ ਦੇ ਵਿੱਚ ਬਹੁਤ ਹੀ ਵਧੀਆ ਜਗ੍ਹਾ ਵਾਂ।

ਤੇ ਗੱਡੀ ਦੇ ਵਿੱਚ ਇੱਕ ਬੰਦਾ ਪੈਟਰੋਲ ਪਾ ਰਿਹਾ ਵਾ ਹੈ ਨਾ ਤੇਲ ਪਾ ਰਿਹਾ ਤੇ ਹੋਰ ਵੀ ਬੰਦੇ ਤੇਲ ਪਵਾ ਰਹੇ ਆ ਕੇ।